ਮਾਰਬਲ ਦੇ ਉੱਤੇ ਲਾਈਟਾਂ ਦੀਆਂ ਰੌਸ਼ਨੀ ਪੈ ਰਹੀ ਹੈ।

ਇਸ ਪਿਕਚਰ ਵਿੱਚ ਸਾਨੂੰ ਬਹੁਤ ਸਾਰੇ ਗਮਲੇ ਬਣੇ ਹੋਏ ਰੱਖੇ ਦਿਸ ਰਹੇ ਹਨ।

ਕਾਰ ਦਾ ਸ਼ੋਰੂਮ ਦਿੱਸ ਰਿਹਾ ਹੈ ਬੋਰਡ ਲੱਗਿਆ ਹੋਇਆ ਹੈ ਜਿਸ ਓੱਤੇ --

ਲਿਖੇਆ ਹੋਇਆ ਹੈ ਕੁੱਛ ਲੋਕ ਸ਼ੋਰੂਮ ਦੇ ਬਾਹਰ ਖੜੇ ਦਿੱਸ ਰਹੇ ਹਨ।

ਲਾਈਟਾਂ ਜਗ ਰਹੀਆਂ ਹਨ ਏ_ਸੀ ਲੱਗੇ ਹੋਏ ਹਨ।

ਇੱਕ ਗੋਲਡ ਪਲੱਸ ਮਾਸਕ ਨਜ਼ਰ ਆ ਰਿਹਾ ਹੈ।

ਪਿੱਚਰ ਵਿੱਚ ਸਾਨੂੰ ਇੱਕ ਕਾਰ ਨਜ਼ਰ ਆ ਰਹੀ ਹੈ।

ਹਰਿਆ ਭਰਿਆ ਪੇੜ ਲੱਗਿਆ ਹੋਇਆ ਦਿੱਖ ਰਿਹਾ ਹੈ।

ਜਿਮ ਨਜ਼ਰ ਆ ਰਿਹਾ ਹੈ ਜਿਮ ਵਿੱਚ ਕੁਛ ਲੋਕ ਐਕਸਰਸਾਈਜ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਪਿਚਰ ਵਿੱਚ ਸਾਨੂੰ ਇੱਕ--

ਅਲੱਗ ਅਲੱਗ ਪ੍ਰਿੰਟਡ ਟਾਈਲਾਂ ਹਨ ਲਾਈਟਾਂ ਜਗ ਰਹੀਆਂ ਹਨ।

ਇਸ ਪਿਕਚਰ ਵਿੱਚ ਸਾਨੂੰ ਛੋਟਾ ਜਿਹਾ ਤਲਾਬ ਬਣਿਆ ਨਜਰ ਆ ਰਿਹਾ ਹੈ।